ਕਿੰਨੀ ਦੇਰ ਉਬਾਲ ਨਾ ਹੈ ਥੋੜੀ ਦੇਰ ਹੀ ਉਹ ਤੇ ਪਹਿਲੇ ਉਬਲਦੇ ਹੀ ਪੱਕ ਦੀ ਹੈ ਅੱਛਾ ਅਸੀਂ ਫੁਲੇ ਉਬਾਲ ਤਾਂ ਦਿੱਤੀ ਸੀ

ਜਲਦੀ ਗਲ ਜਾਂਦੀ ਹੈ ਉਹਦੇ ਛਿੱਲੜ

ਹਾਂ ਪੁਦੀਨੇ ਦੀ ਤੇ ਧਨੀਆ ਮਿਕਸੀ ਚ grind ਕਰ ਲਿਆ ਤੇ ਪਿਆਜ ਟਮਾਟਰ ਕੁਛ ਨੀ ਪਾਉਂਦੇ ਵਿੱਚ ਪਿਆਜ ਟਮਾਟਰ ਨੀ ਫ਼ੇਰ ਪੈਂਦੇ ਜੇ ਭੱਲਿਆਂ ਦੀ ਚਟਨੀ ਬਣਾਉਣੀ ਹੈ ਤੇ ਅੱਛਾ ਫ਼ੇਰ ਉਹਦੇ ਵਿੱਚ ਧਨੀਆ ਤੇ ਪੁਦੀਨਾ ਬਸ

ਖੱਟਾ ਪਏਗਾ ਬਾਅਦ ਚ ਖੱਟਾ ਪਾਓ ਨਮਕ ਪਾਓ ਚਿੰਨੀ ਪਾਓ ਅੱਛਾ

ਪੁਦੀਨੇ ਦੀ ਚਟਨੀ ਤਾਂ ਖੱਟੀ ਸਵਾਦ ਲੱਗਦੀ ਵੇਸੇ ਪਾ ਕੇ ਬਣਾਉਂਦੇ ਹਾਂ

ਵੇਸੇ ਮੈਂ ਤੇ ਪਿਆਜ ਵੀ ਪਾਉਂਦੀ ਹਾਂ ਵਿਚੇ

ਅਗਰ ਭੱਲੇ ਵਾਲੀ ਚਟਨੀ ਭੱਲੇ ਬਣਾਉਣੇ ਹੋਣ ਤੇ ਪਿਆਜ ਨਾ ਪਾਈਏ ਫ਼ੇਰ ਨਾ ਉਹਦੇ ਚ ਪਿਆਜ ਨੀ ਪੈਂਦੇ ਭੱਲੇ ਵਾਲੀ ਚਟਨੀ ਚ ਅੱਛਾ ਫ਼ੇਰ ਤੇ ਮਾਸੀ ਜੀ ਚਾਟ ਮਸਾਲਾ ਉੱਪਰੋਂ ਪਾਉਂਦੇ ਨੇ ਜਿਹੜਾ

ਤਵੇ ਦੇ ਉੱਤੇ ਜ਼ੀਰਾ ਭੁੰਨ ਲੋ

ਉਹਨੂੰ ਮਿਕਸੀ ਚ grind ਕਰਲੋ ਕਾਲਾ ਨਮਕ ਤੇ ਚਿੱਟਾ ਨਮਕ mix ਕਰਕੇ ਉਹ ਮਸਾਲਾ ਉੱਤੇ ਆ ਦੋ ਅੱਛਾ

ਇਹੀ ਹੋ ਫ਼ੇਰ ਇਹ ਚਟਨੀਆਂ ਨਾਲ ਤਾਂ ਸਵਾਦ ਬਣਦੇ ਨੇ ਦਹੀਂ ਭੱਲੇ ਹਾਂ ਤੇ ਉੱਤੇ ਚਟਨੀ ਪਾਓ ਤੇ ਉੱਤੇ ਮਸਾਲਾ ਪਾਓ ਚਾਟ ਮਸਾਲਾ ਚਾਟ ਮਸਾਲੇ ਚ ਖਾਲੀ ਜ਼ੀਰਾ ਭੁੰਨਣਾ ਹੈ

ਕਾਲਾ ਨਮਕ ਨੀ ਭੁੰਨਣਾ ਜ਼ੀਰਾ ਭੁੰਨਾ ਗੇ ਅੱਛਾ ਹਾਂ ਉਹ ਮਿਕਸੀ ਚ grind ਕਰ ਲਵਾਂਗੇ ਉਹ ਪਿਸ ਲਵਾਂਗੇ ਉਹਦੇ ਵਿੱਚ ਨਮਕ ਕਾਲਾ ਨਮਕ ਚਿੱਟਾ ਨਮਕ ਲਾਲ ਮਿਰਚ mix ਕਰਲੋ ਉਹ ਮਸਾਲਾ ਬਣ ਆਮਚੁਰ ਵੀ ਪਾਉਂਦੇ ਨੇ

ਨਹੀਂ ਚਾਟ ਮਸਾਲੇ ਚ ਨਹੀਂ ਪੈਂਦਾ

ਅੱਛਿਆ

ਅੱਛਾ ਭੱਲੇ ਦੇ ਅੱਛਾ ਕਿਉਂਕਿ already ਦਹੀਂ ਵਗੇਰਾ ਸਭ ਖੱਟਾ ਹੋ ਹੀ ਗਿਆ ਵਿਚੇ

ਅੱਛਾ ਵੇਸੇ ਮਾਸੀ ਜੀ ਇਹ ਚਟਨੀਆਂ ਨਾਲ ਹੀ ਸਵਾਦ ਆਉਂਦਾ ਦਹੀਂ ਭੱਲੇ ਦਾ

ਹੁਣ ਤੁਸੀਂ ਮੈਨੂੰ ਸਿਖਾ ਦਿੱਤੀ ਹੈ ਨਾ ਦੋਵੇਂ ਚਟਨੀਆਂ ਹੁਣ ਅੱਜ ਬਣਾ ਕੇ ਦੇਖਾਂਗੀ

ਅੱਛਾ ਜੇ ਮਾਸੀ ਅਗਰ ਦਹੀਂ ਭੱਲੇ ਚ ਅਗਰ ਦਹੀਂ ਬੜੀ ਪਤਲੀ ਹੋਜੇ ਤੇ ਫ਼ੇਰ ਕੀ ਕਰੀਦਾ ਹੁੰਦਾ

grind ਕਰੋ ਹੀ ਨਾ ਹਲਕਾ ਜਾ ਝਟਕਾ ਦੇਣਾ ਤੈਨੂੰ ਛਾਣਨੀ ਨਾ ਛਾਣਨ ਵਾਸਤੇ ਕਿਹ ਤਾ

ਮੇਰੀ ਤੇ ਬੜੀ ਬੇਕਾਰ ਦਾਣੇ ਦਾਣੇ ਨਜ਼ਰ ਆਉਂਦੇ ਪਏ ਸੀ

ਹੁਣ ਹਲਕਾ ਜਾ ਛਾਣਨੀ ਨਾਲ ਛਾਣ ਲਾਂ ਗੀ

ਤੇ ਜਿਸ ਤਰ੍ਹਾਂ serve ਕਰਨੀ ਹੋਣ ਤੇ ਭੱਲੇ ਉਸੀ ਵੇਲੇ ਪਾਈਦੇ ਹੁੰਦੇ ਨੇ ਪਾਣੀ ਚੋਂ ਕੱਢ ਕੇ ਨਿਚੋੜ ਕੇ ਦਹੀਂ ਚ ਪਾਓ ਤੇ ਪਲੇਟਾਂ ਚ ਪਾਓ ਉੱਪਰ ਚਟਨੀ ਪਾਓ

ਨਹੀਂ ਪਾ ਕੇ ਵੀ ਰੱਖ ਲੋ ਫ਼ੇਰ ਉਹ ਸਾਰਾ ਦਹੀਂ ਪਈ ਜਾਣਗੇ ਹਮ ਉਹੀ ਹੈ ਤੇ ਉਸੀ serving time ਹੀ ਅਸੀਂ ਦਹੀਂ ਪਾਈ ਏ ਹਨਾ

ਤੇ ਕੋਈ ਹੋਏ sos ਵੀ ਬਣਦੀ ਹੈ ਦਹੀਂ ਭੱਲਿਆਂ ਵਾਸਤੇ ਜਾਂ ਦੋ ਬਹੁਤ ਨੇ ਇਹ ਬਣਦੀ ਹੈ ਇਮਲੀ ਦੀ ਪੁਦੀਨੇ ਦੀ ਚਟਨੀ ਤੇ ਜ਼ੀਰਾ ਕਾਲਾ ਨਮਕ ਬਸ ਅੱਛਾ ਚਾਟ ਮਸਾਲਾ ਹੋਗਿਆ ਤੇ ਮਾਸੀ ਜੀ ਤੁਸੀਂ ਬੜੇ ਕਿਸ ਤਰ੍ਹਾਂ ਬਣਦੇ ਨੇ ਫ਼ੇਰ ਇਹ ਤਾਂ ਦਹੀਂ ਭੱਲੇ ਹੋਗੇ ਵੜੇ ਵੀ ਤੇ ਇਹੋ ਦਾਲ ਦੇ ਬਣਦੇ ਨੇ ਹਾਂ ਇਹੀ ਓ ਬਣਦੇ ਨੇ ਉਹਦੇ ਚ ਅੰਗੂਠਾ ਲਾ ਕੇ ਮੋਰੀ ਕਰਕੇ ਪਾਈ ਤਲੀ ਦੇ ਨੇ ਵਡੇ ਅੱਛਾ ਦਾਲ ਇਹੀ ਹੁੰਦੀ ਆ ਨਾ ਉਹ ਵੀ ਬੇਟੇ ਭੱਲੇ ਨੂੰ ਵਡੇ ਜਿਹੜੇ ਬਣਾਉਣੇ ਨੇ ਉਹ ਦਾਲ ਭਿਓਂ ਦੀ ਹੈ ਦਾਲ

ਉਹਨੂੰ ਵੀ ਚੰਗੀ ਤਰ੍ਹਾਂ ਫੇਟੀ ਦਾ

ਫ਼ੇਰ ਉਸਨੂੰ ਹੱਥ ਦੇ ਉੱਤੇ ਪਾਣੀ ਲਗਾ ਕੇ

ਜਿਹੜਾ ਤੇਲ ਗਰਮ ਹੋਇਆ ਹੈ ਉਹਦੇ ਵਿੱਚ ਭੱਲੇ ਦੇ ਵਿੱਚ ਗੋਲ ਮੋਰੀ ਕਰਕੇ ਹੋਲੀ ਹੋਲੀ ਉਹਦੇ ਵਿੱਚ ਅੱਗ ਤੇਲ ਚ ਪਾ ਦੋ ਅੱਛਾ

ਬਸ ਦਹੀਂ ਭੱਲੇ ਇਹਦੇ ਵੜੇ ਤੇ ਭੱਲੇ ਵਿੱਚ ਇਹੀ ਫਰਕ ਹੈ ਫ਼ੇਰ

ਅੱਛਾ ਤੇ ਵਡੇ ਫ਼ੇਰ serve ਕਿਸ ਤਰ੍ਹਾਂ ਕਰਦੇ ਨੇ ਇੰਝ ਹੀ ਦਹੀਂ ਨਾਲ

ਉਹ੍ਤੇ ਉਹਦੇ ਲਈ ਨਾ ਸਾਮਬਰ ਬਣਦਾ ਅੱਛਾ ਸਾਮਬਰ ਵੜਾ

ਹਰ ਹਰ ਦੀ ਦਾਲ ਦਾ ਬਣਾ ਕੇ

ਅੱਛਾ ਨਹੀਂ ਪਾਇਆ ਸਾਮਬਰ ਬਣਿਆ

ਤੇ ਮਾਸੀ ਜੀ ਦੀ ਚਟਨੀ ਵੀ ਆਉਂਦੀ ਹੋਣੀ ਬਣਾਉਣੀ ਜਿਹੜੀ ਇਹਦੇ ਨਾਲ ਖਾਂਦੇ ਨੇ

ਉਹ ਕਿਸ ਤਰ੍ਹਾਂ ਬਣਾਉਂਦੇ ਨੇ ਮੂੰਗਫਲੀ ਨੂੰ ਭੁੰਨ ਲੋ ਅੱਛਾ ਮੂੰਗਫਲੀ ਪੈਂਦੀ ਹੈ ਇਹਦੇ ਵਿੱਚ ਹਾਂ ਫ਼ੇਰ ਉਹਦੇ ਛਿਲਕੇ ਉਤਾਰ ਦੋ ਠੰਡੀ ਕਰਕੇ ਛਿਲਕੇ ਉਹਦੇ ਉਤਾਰ ਦੋ ਫ਼ੇਰ ਮਿਕਸੀ ਦੇ ਵਿੱਚ

ਨਾਰੀਅਲ ਤੇ

ਉਹਨੂੰ ਪੀਸ ਕੇ grind ਕਰਲੋ ਅੱਛਾ

ਅੱਛਾ ਲਸਣ ਅਧਰਕ ਹਰੀ ਮਿਰਚਾਂ ਮੂੰਗਫਲੀ ਗਰੀ ਪਾ ਕੇ ਉਹਨਾ ਨੂੰ grind ਕਰਲੋ ਫ਼ੇਰ ਉਹਦੇ ਵਿੱਚ ਨਮਕ

ਪਾਓ ਨਮਕ ਤੇ ਇਮਲੀ ਬਾਅਦ ਚ ਪਾਉਣੀ ਹੈ ਨਹੀਂ ਨਾਲ ਬਾਅਦ ਚ ਪਾ ਕੇ ਫ਼ੇਰ grind ਕਰਲੋ

ਇਹਦੇ ਚ ਇਮਲੀ ਪੈਂਦੀ ਥੋੜੀ ਆ ਪਰ

ਤੁਹਾਨੂੰ ਤੇ ਮਾਸੀ ਬੜਾ ਕੁਛ ਆਉਂਦਾ ਬਣਾਉਣਾ

ਹੁਣ ਤੁਸੀਂ ਆਓਗੇ ਘਰ ਤੇ ਹੁਣ ਮੈਂ ਦਹੀਂ ਹੱਲੇ ਖਵਾਉਣੇ ਥੋਨੂੰ

ਕੱਲ ਹੀ ਨਾਰੀਅਲ ਦੀ ਚਟਨੀ ਬਣਾ ਕੇ ਖਾਦੀ ਅੱਛਾ ਨਾਰੀਅਲ ਦੀ ਚਟਨੀ ਨਾਰੀਅਲ ਮੇਰੇ ਕੋਲ ਕਿੰਨਾ ਪਿਆ ਹੈ ਹੁਣ ਮੈਂ try ਕਰਾਂਗੀ

ਹਾਂਜੀ ਚਲੋ ਮਾਸੀ ਜੀ ਚੰਗਾ ਤੁਸੀਂ ਬੜੀਆਂ ਸਲਾਹਵਾਂ ਦੇਤੀਂ ਮੈਨੂੰ

ਨਾਰੀਅਲ ਕੱਚਾ ਪਾਉਣਾ ਹਾਂਜੀ ਹਾਂਜੀ ਕੱਚਾ ਜਿਹਦੇ ਚੋਂ ਪਾਣੀ ਨਿਕਾਲ ਦੇ ਹਾਂ ਅਸੀਂ

ਹਾਂਜੀ ਹਾਂਜੀ ਚਲੋ ਮੈਂ ਹੁਣ ਇਹੋ try ਕਰਾਂਗੀ

okay ਜੀ ਚੰਗਾ ਜੀ

hello ਹਾਂਜੀ ਮਨਜੋਤ

ਉਹ ਮੈਂ ਤੁਹਾਡੇ ਕੋਲੋ ਨਾ makeup ਬਾਰੇ ਪੁੱਛਣਾ ਸੀ ਕਿਵੇਂ ਕਿਹੜੇ ਕਿਹੜੇ makeup ਹੁੰਦੇ ਏ ਤੁਸੀਂ

makeup madam ਜਿਵੇਂ ਕੀ ਅਹ ਆਪਾਂ normal ਕਹਿ ਦੀਏ ਪਹਿਲਾਂ ਹਨਾ day makeup

lite ਚ ਕਰਦੇ ਆਪਾਂ ਬਾਕੀ ਦੇਖੋ ਅਹ dress up ਦੇ according hair style ਉਹਦੇ according ਜਿਵੇਂ ਹਨਾ

ਤੇ ਜਿਹੜਾ ਇਹ party makeup ਹੁੰਦਾ ਏ ਇਹਦੇ ਵਿੱਚ ਮਤਲਬ ਜਿਹੜਾ party makeup ਹੁੰਦਾ night ਦਾ

ਦਿਨ ਦੇ ਨਾਲੋ ਕੀ difference ਏ ਜਿਹੜਾ night makeup ਕਰਦੇ ਓ ਤੁਸੀਂ

ਮੈਂ night makeup ਇੱਦਾਂ ਹੋ ਜਾਂਦਾ ਥੋੜਾ ਜਾ ਮਤਲਬ ਕੀ ਆਪਾਂ heavy ਕਰ ਲੈਣੇ ਆ makeup ਜਿੱਦਾਂ ਕੀ ਤੁਸੀਂ ਲਾ ਲੋ ਕੀ eyes makeup ਹੋ ਗਿਆ ਥੋੜਾ glitter ਵਗੈਰਾ ਲਗਾ ਦਿੱਤੇ ਹਨਾ

ਕਰ ਦਿੱਤਾ ਰਾਤ ਨੂੰ ਅੱਛਾ ਲੱਗਦਾ highlight makeup ਜਿਆਦਾ

but ਥੋੜਾ ਜਾ ਇੱਦਾਂ ਏ ਕੀ ਆਪਾਂ ਥੋੜਾ ਜਾ ਉਹਨੂੰ ਉਸ ਤਰ੍ਹਾਂ ਰੱਖਾਂਗੇ ਕੀ ਦੇਖਣ ਨੂੰ ਇਹ ਨਾ ਲੱਗੇ ਕੀ ਹਾਂ ਵੀ ਪਤਾ ਨੀ ਕੀ ਲਗਾਇਆ ਹੋਇਆ face ਤੇ over ਜਾ ਹੀ

ਅਗਰ ਆਪਾਂ blusher ਵਾਲਾ use ਕਰਦੇ ਆ ਜਿਹੜਾ foundation ਆਪਣਾ pen spray ਨਾਲ ਹੁੰਦਾ ਉਹਦੇ